ਫ਼ੇਰ ਉਹੀ ਗਿਆਰਾਂ ਬਾਰਾਂ ਸਾਢੇ ਬਾਰਾਂ ਵਜੇ ਪਹੁੰਚੇ ਅਸੀਂ

ਕਈ ਵਾਰ ਚਾਹ ਪੀਣ ਚ time ਲੱਗ ਜਾਂਦਾ

ਸਾਡੇ ਤਾਂ ਵੀ ਜਦੋਂ ਰਾਤ ਦਾ ਵਿੱਚ ਹੁੰਦਾ ਨਾ ਪਹਿਲਾਂ ਤਾਂ ਦਸ ਗਿਆਰਾਂ ਵਜੇ ਬਾਰਾਤ ਪਹੁੰਚਦੀ ਹੈ ਫ਼ੇਰ ਜਾ ਕੇ ਮਿਲਣੀਆਂ ਮੁਲਨੀਆਂ ਨੂੰ ਕਾਫੀ time ਲੱਗ ਜਾਂਦਾ ਤੇ ਫ਼ੇਰ ਜੈ ਮਾਲਾ ਦਾ ਸ਼ੁਰੂ ਹੋ ਜਾਂਦਾ

ਜੈ ਮਾਲਾ ਦਾ ਸ਼ੁਰੂ ਹੋ ਜਾਂਦਾ ਜੈ ਮਾਲਾ ਤੋਂ ਬਾਅਦ ਫ਼ੇਰ ਉਹੀ ਆ ਕਿਸੇ ਨੇ ਖਾਲੀ ਬਾਕੀ ਤਾਂ ਬੰਦੇ ਖਾਈ ਪੀਓ ਜਾਂਦੇ ਨੇ

ਤੇ ਫ਼ੇਰ ਰੋਟੀ ਰੁਟੀ ਖਾ ਖੁ ਕੇ ਫ਼ੇਰ ਜਾ ਕੇ ਅਨੰਦ ਕਾਰਜ ਉਹ ਫੇਰੇ ਹੁੰਦੇ ਨੇ ਅੱਛਾ ਜਾਨੀਕੀ ਸਾਰਾ ਕੁੱਝ ਕਰਨ ਤੋਂ ਬਾਅਦ ਫ਼ੇਰ ਆਨੰਦ ਫੇਰੇ ਹੁੰਦੇ ਆ ਤਿੰਨ ਚਾਰ ਵੱਜ ਜਾਂਦੇ ਆ ਫੇਰਿਆ ਨੂੰ ਆਪਣੇ ਤਾਂ ਸਾਡੇ ਲਾਵਾਂ ਸਭ ਤੋਂ ਪਹਿਲਾਂ ਲਾਵਾਂ ਹੀ ਹੁੰਦੀਆਂ ਉਹਤੋਂ ਬਾਅਦ ਖਾਣ ਪੀਣ ਦਾ ਹੁੰਦਾ

ਸਾਰਾ ਕੁੱਛ ਖਾ ਪੀ ਕੇ ਵਿਹਲੇ ਹੋ ਕੇ ਖਾਣ ਪੀਣ ਤੋਂ ਬਾਅਦ ਫ਼ੇਰ ਫੇਰੇ ਸ਼ੁਰੂ ਹੁੰਦੇ ਆਂ

ing ਜੇ ਦਿਨ ਚ ਵਿਆਹ ਹੋਵੇ ਫ਼ੇਰ ਫੇਰੇ ਮਤਲਬ ਕੇ ਰੋਟੀ ਤੋਂ ਪਹਿਲੇ ਹੋ ਜਾਂਦੇ ਨੇ

ਪੀ ਕੇ ਹਾਂ ਰਾਤ ਦਾ ਪਤਾ ਕੀ ਹੁੰਦਾ ਖਾ ਪੀਕੇ ਫ਼ੇਰ ਬਾਅਦ ਵਿੱਚ ਫੇਰੇ ਹੁੰਦੇ ਤਿੰਨ ਚਾਰ ਵਜੇ ਸ਼ੁਰੂ

ਹਾਂ ਦਿਨੇ ਤਾਂ ਹੁੰਦਾ

ਨਹੀਂ ਜੀ ਅਜੀਬੋ ਗਰੀਬ ਤਾਂ ਨੀ ਹੁੰਦੀ ਸਾਡੇ ਤਾਂ simple ਜਿਹਾ ਵਿਆਹ ਹੁੰਦਾ ਰੀਬਨ ਰੀਬਨ ਕਟਾਉਂਦੇ ਆਂ ਸਾਡੇ

ਤੁਹਾਡੇ ਕਟਾਂਦੇ ਨੇ ਰੀਬਨ ਵਗੈਰਾ ਹਾਂ ਰੀਬਨ ਕਟਾਉਂਦੇ ਹਾਂ ਜੁੱਤੀ ਲਕੋਂਦੇ ਆ

ਹਾਂ ਸੂਰਮਾ ਭਾਬੀਆਂ ਪਾਉਂਦੀਆਂ ਹੁੰਦੀਆਂ ਤੇ

ਡੋਲੀ ਤੁਰਨੀ ਹੁੰਦੀ ਆ ਉਹਤੋਂ ਪਹਿਲਾਂ ਸੂਰਮਾ ਪਾਉਂਦੇ ਹਾਂ ਜਿਵੇਂ ਮੁੰਡੇ ਦੀ ਸੱਸ ਹੋਗੀ

ਅੱਛਾ ਕਿਹਦੇ ਜੀਜੇ ਦੇ ਹਾਂ ਜੀਜੇ ਦੇ ਫ਼ੇਰ ਉਹ ਤੋਂ ਸ਼ਗਨ ਲੈਂਦੀਆਂ

ਸਾਡੇ ਹੈਗਾ ਇਹ ਮੇਰਾ ਇੱਕ ਦਿਨ ਜੀਜਾ ਕਹਿ ਰਹੇ ਕਹਿੰਦੇ ਵੀ ਤੁਸੀਂ ਸਾਨੂੰ ਲੁੱਟਣ ਦਾ ਦਿਨ ਬਣਾਇਆ ਹੋਇਆ ਵਿਆਹ ਦਾ ਦਿਨ ਮੈਂ ਕਿਹਾ ਫ਼ੇਰ ਸਾਡੀ ਕੁੜੀ ਵੀ ਤਾਂ ਤੁਸੀਂ ਲੈਕੇ ਜਾਣੇ ਹਾਂ hello

ਆਵਾਜ ਨੀ ਆਰੀ

ਉਹ ਹਮ

ਬੰਦ ਹੋਗਿਆ

ਹਾਂਜੀ ਚੱਲੀ ਆਂ ਹਜੇ ਜਾਣਾ

ਬਸ ਵਧੀਆ ਜੀ ਤੁਸੀਂ ਸਨਾਓ ਬਸ ਵਧੀਆ ਵਧੀਆ ਕੀ ਬਣਦਾ

ਹਾਂਜੀ ਹਾਂ ਮੈਂ ਕਿਹਾ ਥੋੜਾ health ਬਾਰੇ ਨਾਲੇ ਵਧੀਆ ਉਸ product ਬਾਰੇ ਹਾਂਜੀ ਹਾਂ ਬਹੁਤ ਵਧੀਆ ਉਹ

ਕੇ herbal ਉਹਦਾ ਕਈ ਏ herbal ਵੀ ਕਈ ਤਰ੍ਹਾਂ ਦੇ ਆ ਨਾ ਜਿੱਥੇ herbal life ਆਲੇ ਨੀ ਹੈਗੇ ਜਿਹਨਾ ਵਿੱਚ ਮਤਲਬ ਆਪਣਾ ਜਾਂ health diet

ਹਾਂਜੀ ਦੱਸੋ ਤੁਸੀਂ ਕਿਸ ਤਰ੍ਹਾਂ ਆਪਾ ਕਰ ਸਕਦੇ ਹਾਂ ਬਸ ਉਹੀ ਵਧੀਆ ਖਾਣਾ ਵਧੀਆ ਰਹਿਣ ਸਹਿਣ proper

ਜਿਵੇਂ ਅੱਜ ਦੇ time ਚ ਹੁਣ ਮਿਲਾਵਟ ਬਹੁਤ ਹੋਗੀ

ਆਪਾਂ ਕੁਛ ਵੀ ਖਾਣੇ ਹਾਂ ਉਹ ਸਿਹਤ ਲਈ ਹਾਨਿਕਾਰਕ ਹੈ

ਦੇਖੋ ਉਹ ਉਹਨਾ ਦਾ main base ਹੈਗਾ ਉਹ soya ਤੋਂ ਤਿਆਰ ਕਰੇ ਹੋਏ ਨੇ

soya ਨੂੰ ਪਿਸ ਕੇ ਮਤਲਬ ਉਹ ਤਿਆਰ ਕਿਤੇ ਹੋਏ ਨੇ ਠੀਕ ਹੈ

ਜਿਹੜਾ ਹੈਗਾ ਉਹ body ਲਈ ਠੀਕ ਉਹ ਹਾਂਜੀ ਉਹ ਤਾਂ ਬਹੁਤ ਠੀਕ ਹੈ ਕਿਉਂਕਿ ਉਹਦੇ ਚ protein

protein ਨੂੰ ਰੱਖ ਕੇ ਬਣਾਇਆ ਹੋਇਆ

ਹਾਂ ਕਿਉਂਕਿ ਦੇਖੋ ਇਹ ਤੁਸੀਂ ਕਦੇ ਵੀ google ਤੇ ਵੀ search ਕਰਲੋ ਜਿਹੜਾ ਦੁਨੀਆ ਦਾ number ਇੱਕ wait ਘਟਾਉਣ ਚ ਹੋਗਾ

ਸਮਾਨ ਹੈ ਉਹ organic ਹੁੰਦੇ ਆ ਜਾਂ ਕਿਵੇਂ ਕੋਈ chemical ਨਾਲ

ਨਹੀਂ online ਤਾਂ ਬਹੁਤ ਪਿਆ ਹਾਂ online ਉਹ ਦੱਸਾਂ ਬਹੁਤ deeply ਗੱਲਾਂ ਨੇ ਜੇ ਆਪਾਂ ਉੱਧਰ ਚਲੇ ਜਾਈਏ

ਤੇ ਮਤਲਬ ਕਹਿਣ ਦਾ ਇਹ ਹੈ ਵੀ ਜਿਹੜੀ ਵੀ market ਹੁੰਦੀ ਆ networking ਉਹਨਾ ਦਾ main project ਇਹੀ ਹੁੰਦਾ ਵੀ ਜਿੰਨੇ ਵੀ ਆਪਣੇ ਬੰਦੇ ਲੱਗੇ ਹੋਏ ਨੇ ਉਹਨਾ ਨੂੰ ਉਹਨਾ ਦਾ ਪੈਸਾ ਉਹਨਾ ਚ ਵੰਡਿਆ ਜਾਵੇ

ਤਾਂ ਕਰਕੇ ਮਹਿੰਗੇ ਹੁੰਦੇ ਨੇ ਚਲੋ ਉਹ ਗੱਲਾਂ ਬਹੁਤ deeply ਚਲੀ ਹਾਂ ਵੇਸੇ ਮੈਨੂੰ sugar ਵਾਸਤੇ ਆਪਾਂ ਉਹਦਾ sugar ਹੋਗਿਆ ਤੇ ਉਹਦੇ ਵਾਸਤੇ ਜਿਹੜਾ product ਹੁੰਦਾ ਇੱਕ ਕੀ ਖਾਣਾ ਪੀਣਾ ਚਾਹੀਦਾ sugar ਆਲੇ ਮਰੀਜ਼ ਨੂੰ sugar ਆਲੇ ਨੂੰ ਜੀ ਦਖੋ ਸਭ ਤੋਂ ਪਹਿਲਾਂ ਜਿਹੜੇ ਪਰਹੇਜ ਆ ਆਮ ਸਭ ਲੋਕਾਂ ਨੂੰ ਪਤ ਹੀ ਹੈ ਉਹ ਜਰੂਰੀ ਨੇ number ਦੋ ਤੇ carbohydrate ਉਹ ਘੱਟ ਲੈਣੇ ਚਾਹੀਦੇ ਨੇ

ਇਹ carbohydrate ਜਿੰਨਾ ਵੀ ਅਨਾਜ ਹੈ ਉਹਨੂੰ carbohydrate ਕਹਿੰਦੇ ਹਾਂ ਆਪਾਂ

ਘੀ ਚੋਲ ਬਾਜਰਾ ਜੋ ਵੀ ਹੁੰਦਾ ਅਨਾਜ ਹੈ

ਚਾਲੀ percent carbohydrate

protein ਤੀਹ percent fat ਚਾਹੀਦੀ ਹੈ

ਹਾਂ ਆਪਾਂ ਕੀ ਲੋਕ ਕਰਦੇ ਹਾਂ ਆਪਣਾ ਲੋਕਾਂ ਦਾ ਜਿਆਦਾ ਜ਼ੋਰ ਕਾਹਦੇ ਤੇ ਹੈ carbohydrate ਤੇ

ਚਾਲੀ ਚਾਲੀ percent ਚਾਹੀਦਾ ਜਦ ਕੇ ਆਪਾਂ ਲੋਕ ਅੱਸੀ ਤੋਂ ਨੱਬੇ percent carbohydrate ਲੈ ਰਹੇ ਹਾਂ

ਉਹਦੇ ਨਾਲ ਹੀ ਆਪਣੀ fat ਹੈ ਭਾਵੇਂ ਤੁਸੀਂ ਹੋ ਭਾਵੇਂ ਮੈਂ ਹਾਂ ਕੋਈ ਵੀ ਹੈ ਚਾਲੀ percent fat daily ਆਪਣੇ ਚ ਵਧ ਰਹੀ ਆ

ਅੱਧ ਵੀਹ ਕਿਹਲੋ bake ਥੋੜਾ ਬਹੁਤ ਆਪਾਂ ਤੁਰਦੇ ਫਿਰਦੇ ਹਾਂ ਉੱਠਦੇ ਬੈਠਦੇ ਹਾਂ ਖੜਦੇ ਹਾਂ

ise ਤਰ੍ਹਾਂ ਤੀਹ percent ਆਪਾਂ ਨੂੰ protein ਚਾਹੀਦਾ

ਹਾਂਜੀ ਇਹ ਵੀ fat ਵੀ ਨਾ ਆਪਣਾ ਜਿਹੜੇ scanner ਹੁੰਦੇ ਨੇ ਤੁਸੀਂ ਕਦੇ ਦੇਖਿਆ ਜਾਵੇ ਉਹਦੇ ਵਿੱਚ ਹੁੰਦਾ ਆ ਜਾਂਦਾ ਇਹ age ਦੇ according fat ਹੁੰਦੀ ਆ ਵੀ ਇੰਨੀ ਉਮਰ ਤੱਕ ਇੰਨੇ ਨੂੰ ਚਾਹੀਦੀ ਹੈ ਇੰਨੀ ਉਮਰ ਤੱਕ ਇੰਨੇ ਨੂੰ ਚਾਹੀਦੀ ਹੈ

ਤੇ protein ਵਾਸਤੇ ਹੁਣ ਕਿਹੜੀ ਚੀਜ਼ ਕਿਹੜੀ ਚੀਜ਼ ਖਾਣੀ ਚਾਹੀਦੀ ਹੈ

ਮੂੰਗੀ ਦੀ ਦਾਲ ਹੁੰਦੀ ਆ ਇੱਕ ਹਰੀ ਹਰੀ ਜੀ

ਦਾਲ ਮੂੰਗ ਦੇ ਦਾਲ ਚ ਤਾਂ ਬਹੁਤ ਹੈ ਜੀ ਉਹ ਤਾਂ ਮੀਟ ਨਾਲੋਂ ਜਿਆਦਾ ਉਹ ਚ

ਹਾਂਜੀ ਹਾਂ ਸਭ ਤੋਂ ਜਿਆਦਾ protein ਵੇਸੇ ਅਨਾਜ ਦੇ ਵਿੱਚ ਦਾਲਾਂ ਦੇ ਵਿਕ ਹੁੰਦਾ ਜੀ

ਹਾਂ chicken ਤਾਂ ਚਲੋ ਅਲੱਗ ਚੀਜ਼ ਹੈਗੀ ਉਹਨਾ ਚ ਵੀ ਜਿਆਦਾ ਹੁੰਦਾ ਮਤਲਬ ਮੀਟ ਦਾ ਮੁਕਬਲਾ ਦਾਲਾਂ ਕਰਦੀਆਂ ਨੇ

non VEG ਵੀ ਚੀਜ਼ ਹੈ

fat ਵੀ ਹੋਵੇਗੀ ਦੇਖੋ ਮੈਂ ਤੁਹਾਨੂੰ ਦੱਸਦਾਂ chicken ਵੀ chicken ਜੇ ਆਪਾਂ ਗੱਲ ਕਰੀਏ ਮਾਕ੍ਸਿਮੁਨ ਕੋਸ਼ਿਸ਼ ਕਰੋ ਵੀ ਭੁੰਨਿਆ ਹੋਇਆ ਖਾਇਆ ਜਾਵੇ

ਹਾਂ ਜਿਵੇਂ ਤੰਦੂਰੀ ਕਹਿ ਦਿੰਦੇ ਹਾਂ ਆਪਾਂ

ਅੱਛਿਆ ਜੀ ਉਹ ਜਿਆਦਾ ਲਵੇ ਤੰਦੂਰੀ

boil ਠੀਕ ਆ ਮਤਲਬ ਨਾਲੇ ਤਰੀ ਕੋਈ ਚੀਜ਼ ਹੈ ਮੈਂ chicken ਨੀ ਕਹਿੰਦਾ ਕੋਈ ਵੀ ਚੀਜ਼ ਤਲੀ ਹੈ ਉਹਦੀ consumption ਬਹੁਤ ਘੱਟ ਕਰੋ

ਬਹੁਤ ਘੱਟ ਤੋਂ ਘੱਟ ਜਿੰਨੀ ਤੁਸੀਂ ਘੱਟ ਕਰੋਂਗੇ ਉਨਾ benefit ਹੈ

ਇਹੀ ਅੰਡੇ ਮੀਟ ਹੋਗੇ ਹੋਰ

ਦੁੱਧ ਚ ਹੈਗਾ ਦਹੀਂ ਚ ਹੈਗਾ ਇਹਨਾ ਚ ਮਤਲਬ ਥੋੜਾ ਮੰਨਲੋ ਜਿਵੇਂ ਇੱਕ ਕੋਲੀ ਦਹੀਂ ਲੈਲੀਏ ਉਹ ਚ ਆਪਾਂ ਨੂੰ ਦੋ ਜਾਂ ਢਾਈ ਗ੍ਰਾਮ ਮਿਲ ਗਿਆ ਜਾਂ ਤਿੰਨ ਗ੍ਰਾਮ ਮਿਲ ਗਿਆ